ਏਹ ਆਵਾਜ਼ ਕਾਹਦੀ ਆਉਣ ਡਈ ਕਿਸੇ ਦੀ ਵੀ ਨੀ ਆਉਣ ਦਈ ਪੱਖਾ ਚੱਲਿਆ ਕਰਦਾ ਲੈ ਆ music ਜਹੇ ਦੀ ਆਉਣ ਡਈ ਆਵਾਜ਼ ਓਹ ਮੇਰੇ ਪਿਓ ਨੇ ਲਾਇਆ ਦਾ ਸੀ ਮਯੂਜਿਕ ਤੈਨੂੰ ਪਤਾ ਈ ਆ ਫਿਰ ਰੇਡਊਆ ਕਿਹੜਾ ਤੇਰੇ ਪਿਓ ਨੇ ਲਾਇਆ ਸੀ ਰੇਡਊਆ ਓਹੀ ਰੇਡਊਆ ਜਿਹੜਾ ਪਏ ਦਾ ਪਿੱਛੇ ਰੇਡੀਓ ਹੁੰਦਾ ਵਾ ਰੇਡਊਆ

ਉਹ ਹੁੰਦਾ ਰੇਡੀਓ

ਬਸ ਠੀਕ ਆ ਟਿੱਡੀਏ ਨੀਤਾਂ ਮਾਸੀ ਕਿੱਥੇ ਆ

ਤਸ ਤੂੰ ਠੀਕ ਕਿੱਥੇ ਆ ਕੈਨੇਡਾ ਚੱਲਗੀ

ਅੰਮ੍ਰਿਤਸਰ ਲੈ ਕੇ ਜਾਣ ਵਾਲੀ ਹੋਈ ਹਮ

ਹੋਸਪੀਟਲ ਲੈ ਕੇ ਜਾਵਾਂਗੇ ਪਾਗਲੇ ਮੈਂਟਲ ਹੋਸਪਿਟਲ ਮੈਂ ਖਰੇ ਕਹਿੰਦੀ ਡੰਗਰਾਂ ਵਾਲੇ ਹੋਸਪਿਟਲ ਬਸ ਠੀਕ ਆ ਭੈਣੇ ਬਾਸੀਆ ਆਣ ਦੀਆ ਤੈਨੂੰ ਹੋਰ ਸੁਣਾ ਕੋਈ ਗਲੀ ਮੁਹੱਲੇ ਦੀ ਖਬਰ ਆਪਣੀ ਤੂੰ ਸੁਣਾ ਹਾਂ ਕੋਈ ਹੋਇਆ ਕੁਸ਼ ਕਾਂਡ ਤੇਰੇ ਮੁਹੱਲੇ ਕੋਈ ਕਾਂਡ ਨੀ ਹੋਇਆ ਸਾਡੇ ਮੁਹੱਲੇ ਚ ਅਜੇ ਕਾਂਡ ਤੋਂ ਬਿਨਾਂ ਈ ਚੱਲਣ ਡਿਆ ਸਾਰਾ ਕੁਸ਼ ਵਧੀਆ

ਹੈਂ ਸਾਰਾ ਦਿਨ ਸਵੇਰੇ ਜਾਓ ਰਾਤੀ ਨੋਂ ਵਜੇ ਵਾਪਸ ਆਓ ਅੱਛਾ ਅਕਾਸ਼ ਬਈਆ ਕਿੱਥੇ ਆ ਅਕਾਸ਼ ਬਈਆ ਆਪਣੇ ਰੂਮ ਚ ਆਪਣੇ ਕਮਰੇ ਚ ਕੀ ਕਰਨ ਦਿਆ ਤੈਨੂੰ ਪਤਾ ਕੁਸ਼ ਨਾ ਮੈਨੂੰ ਨੀ ਪਤਾ ਕੁਸ਼ ਵੀ

ਨਹੀਂ ਜਾਗਣ ਡਏ

ਇੱਕੋ ਈ ਐ ਹਿੱਲ ਵੱਜੀ ਆਲੀ ਹੋਰ ਕਿਹੜੀ ਐ ਲੈਜਾਂ ਇਹਨੂੰ ਹੋਸਪਿਟਲ ਸਾਡੇ ਤੈਨੂੰ ਪਤਾ ਵੀ ਆ ਕੀ ਮੈਂ

ਹਾਡੇ ਨਾ ਏਥੇ ਨਾ ਸਕੂਲ ਆ ਹੈਨਾ ਤੇ ਅਸੀਂ ਓਹਨਾਂ ਲਾਗੇ ਸ਼ਾਂਗੇ ਦੇ ਸਕੂਲ ਆ, ਓਹਨਾਂ ਸਕੂਲਾਂ ਦੇ ਨਾ ਪਾਏ ਦੇ ਆ ਇੱਕ ਐ DAV ਸਕੂਲ ਓਹਨੂੰ ਅਸੀਂ ਕਹਿੰਦੇ ਡੰਗਰ ਅੰਦਰ ਵਾੜੋ

ਸਕੂਲ ਦਾ ਨਾਮ ਕੁਸ਼ ਹੋਰ ਆ ਪਰ ਖੁਦ ਬਣਾਇਆ ਦਾ ਡੰਗਰ ਅੰਦਰ ਵਾੜੋ ਪਤਾ ਐ ਮੈਨੂੰ ਏਹ ਬੜੇ ਚਿਰ ਦਾ ਆਰ ਐੱਸ ਗੋਲਡਨ ਸਕੂਲ, ਓਹਨੂ ਕਹਿੰਦੇ ਰਦਾ ਸੰਡਾ ਸਕੂਲ ਕੀ ਕਹਿੰਦੇ ਰੰਡਾ ਸ਼ਡਾ ਰੰਡਾ ਸੰਡਾ ਸਕੂਲ ਠੀਕ ਆ ਹੋਰ ਬਸ ਦੋ ਈ ਆ ਹੋਰ ਸੁਣਾ ਵਧੀਆ ਕੀ ਕਰਣੀ ਪਈ ਐ

ਉੱਡ ਕੇ ਬੈਠ

ਤੇਰੇ ਵਰਗੇ ਕੋ ਈ ਖੜੇ ਹੋਏਦਾ ਓਲਾ

ਹੋਰ ਸੁਣਾ ਵਧੀਆ ਚਰਚ ਜਾਣਾ ਸਵੇਰੇ ਹੋਰ ਨਈ ਜਾਣਾ ਮੈਨੂੰ ਦੱਸ ਮੈਂ ਕੀ ਪਾ ਕੇ ਜਾਵਾ ਕੱਲ ਕੀ ਪਾ ਕੇ ਮੈਂ ਟੋਪ ਲਿਆ ਬੇਬੋ ਤੁਹਾਡੇ ਹੇਥੋਂ ਫ਼ੋਨ ਤੇ ਈ ਮੈਂ ਕੀਤਾ ਓਡਰ ਚੈੱਕ ਕਰਲਾ ਓਹ ਵਾਲਾ ਲਿਆ

ਦੇਖਿਆ ਮੈਂ ਪਿੰਕ ਕਲਰ ਦਾ ਹਾਂ ਬੜਾ ਸਹੀ ਲੱਗਿਆ ਅੱਜ ਪਾਇਆ ਸੀ ਮੈਂ ਆ ਗਿਆ

ਬਸ ਠੀਕ ਆ

ਅਹ ਠੀਕ ਆ ਦਿਨੀ ਆ

ਵਧੀਆ ਵਾ ਆਜਾਂ ਹਾਡੇ ਕੋਲ

ਅੱਜ ਮੈਂ ਜਾਗ ਜਾਣਾ ਕੋਈ ਇੱਕ ਦੋ ਵਜੇ ਤੱਕ ਅੱਛਾ

ਸਵੇਰ ਦੇ ਦੋ ਵਜੇ ਤੱਕ ਜਾਗ ਕੇ ਕੀ ਕਰਨਾ ਤੁਸੀਂ ਘਰੇ ਕਰਣੀ ਗੱਲ ਕੀ ਪਤਾ ਵੱਜ ਜਾਣ ਏਨੇ ਮੈਨੂੰ ਹੁਣੇ ਨੀਂਦ ਆ ਜਾਣੀ ਬਸ ਸੋ ਜਾਣਾ ਮੈਂ ਤੇ ਫਿਰ ਵਿੱਚ ਗੱਲ ਦਾ ਕੀ ਕਰੇਗੀ ਫਿਰ ਕੁਸ਼ ਨੀ ਕੱਲ ਕਰਾਂਗੇ ਅੱਛਾ ਹੋਰ ਸੁਣਾ ਬਸ ਵਧੀਆ ਕੋਈ ਗੱਲ ਤੇ ਸੁਣਾ ਦੇ ਆਪਣੇ ਸਕੂਲ ਦੀ ਸੁਣਾਦੇ ਹਾਡੇ ਸਕੂਲ ਚ ਨਾ ਅਹ, ਕੀ ਹੋਇਆ, ਕੀ ਹੋਇਆ, ਅਮਨ ਨੂੰ ਕਲਾਸ ਤੋਂ ਬਾਹਰ ਕੱਡਤਾ

ਕੀ ਪੁੱਛਣ ਦਈ ਕਹਿੰਦੀ ਆਪਕੋ ਕਲਾਸ ਮੈ ਸੇ ਬਾਹਰ ਸੇ ਦੇਖ ਲਿਆ ਓਹਨੂੰ, ਕੀ ਕਲਾਸ ਤੋਂ ਬਾਹਰ ਨਿਕਲੇਗਾ ਵਾ

ਅੱਛਾ ਤੇ ਕਿਤੇ ਨਾ ਦੇਖ ਲਿਆ ਓਹਨੇ ਤੇ ਕਹਿੰਦੀ, ਤੂੰ ਕਲਾਸ ਤੋਂ ਬਾਹਰ ਕਿੱਦਾਂ ਸੀ, ਕਿੱਦਾਂ ਨਿਕਲਿਆ ਹੈਨਾ ਤੇ ਓਹਨੇ ਕਿਹਾ ਕੀ ਸਾਡੇ ਸਕੂਲ ਦਾ ਇੱਕ ਸਰ ਆ ਹੈਨਾ ਤੇ ਓਹਨੇ ਕੱਢਿਆ ਕੀ ਉਹਦੇ ਪਿਰਡ ਚ ਨਾ ਤੇ ਏਹ ਕਿਸੇ ਹੋਰ ਓਹਦਾ, ਕਿਸੇ ਹੋਰ ਸਬ, ਪੰਜਾਬੀ ਦਾ ਕੰਮ ਕਰਿਆ ਕਰਦਾ ਸੀ

ਤੇ ਓਹਨੂੰ ਕਿਹਾ ਫਿਰ ਓਹਨਾਂ ਨੇ, ਕਹਿੰਦੇ ਆਗੇ ਸੇ ਅਗਰ ਨਿਕਲਾ ਨਾ ਤੋ ਫਿਰ ਮੈ ਕਾਨ ਖੀਚ ਦੂ, ਅੱਗੇ ਤੋਂ ਜੇ ਨਿਕਲਿਆ ਨਾ ਫਿਰ ਮੈਂ ਤੇਰਾ ਕੰਨ ਖਿੱਚਦਾ ਗੀ ਠੀਕ ਆ ਬਸ ਵਧੀਆ ਤੂੰ ਸੁਣਾ ਬਸ ਵਧੀਆ ਆਗੇ ਸਾਡੇ ਪੇਪਰ

ਹਾਂ ਠੀਕ ਆ ਆਹੋ ਹੁਣ ਠੀਕ ਆ ਓਹਨੂੰ ਤੇ ਇੱਕ ਸੋ ਦੋ ਬੁਖਾਰ ਸੀ ਕਾਜਲ ਦੀ

ਹਮ ਅੱਜ ਸਾਡੇ ਸਕੂਲ PTM ਮੰਮਾ ਗਈ ਨੀ ਕਿਓ

ਪੇਪਰਾ ਤੋਂ ਬਾਦ ਈ ਜਾਣਗੇ ਹੁਣ, ਜਦੋਂ ਰਿਜਲਟ ਆਏਗਾ

ਤਾਡੀ ਜਿੰਨੀ ਕੁ ਕਰਤੂਤ ਚੱਜ ਦੀ ਗੱਲਾਂ ਵਾਲੇ ਈ ਓ ਬਸ ਤੂੰ ਆ ਜਾਂਦੀ ਤੂੰ ਦੇਖ ਲੈਂਦੀ ਕਿਹੜੀਆ ਗੱਲਾਂ ਹੋਈਆ ਠੀਕ ਆ ਕੋਈ ਨੀ ਆਵਾਂਗੀ ਆਦੀ ਆਦੀ ਫਿਰ ਅਂਬਰਸਰ ਚੱਲੀਏ

ਜੀਲਿਆਵਾਲਾ ਬਾਗ਼ ਘੁਮ ਕੇ ਆਵਾਂਗੇ ਜੀਲਿਆਵਾਲਾ ਬਾਗ਼ ਘੁਮ ਕੇ ਆਵਾਂਗੇ ਦੇਦੀ ਪੈਸੇ ਖਵਾਦਾਗੀ ਚੱਲ ਠੀਕ ਆ ਹੋਰ ਸੁਣਾ ਤੈਨੂੰ ਪੈਸੇ ਦੇ ਕੇ ਖਾਣੇ ਤੇ ਮੇਰੇ ਤੋਂ ਖੁਦ ਨੀ ਖਾਧੇ ਜਾਂਦੇ, ਆਪੇ ਨੀ ਖਾਧੇ ਨੀ ਜਾਂਦੇ ਮੇਰੇ ਕੋਲੋਂ ਚੱਲ ਮੈਨ ਖਵਾਦਾਂਗੀ

ਨੀਤਾਂ ਮਾਸੀ ਵੀ ਗੱਲ ਕਰਦੀ ਆ ਏਦਾਂ

ਅੱਛਾ

ਹੋਰ ਸੁਣਾ ਫੇਰ ਕੈਮ ਆ ਤੂੰ ਸੁਣਾ ਤੂੰ ਕੋਈ ਗੱਲ ਬਾਤ ਸੁਣਾ ਆਪਣੀ ਗਲੀ ਮੁਹੱਲੇ ਦੀ ਗਲੀ ਮੁਹੱਲੇ ਦੀ ਕੀ ਸੁਣਾਵਾਂ ਯਰ, ਸਾਡੇ ਮੁਹੱਲੇ ਚ ਤੈਨੂੰ ਪਤਾ ਚੁਗਲੀਆਂ ਨੀ ਖਤਮ ਹੁੰਦੀਆ ਜਨਾਨੀਆ ਦੀਆ

ਮਹਿਕੂ ਚਾਚੀ ਆ ਨਾ ਹੈਨਾ ਅੱਜ ਨਾ ਜਿਹੜੀ, ਇਹਦੀ ਦਰਾਣੀ ਮਹਿਕੂ ਚਾਚੀ ਦੀ, ਸੀਮਾ ਹਮ ਉਹ ਕਿਤੇ ਗਈ ਆ ਆਪਣੇ ਪੇਕੇ, ਹੈਨਾ, ਤੇ ਓਹ ਅੱਜ ਆਈ ਨਾ ਹੈਨਾ ਤੇ ਨਾ, ਜਿਹੜਾ ਵਾ ਨਾ ਓਹਦਾ ਲਾੜਾ, ਜਗੂ, ਹੈਨਾ, ਓਹਨੇ ਨਾ ਗੇਟ ਤੋਂ ਨਾ, ਬਾਰ ਚ ਕੁਸ਼ ਸੁੱਟਿਆ

ਕੁਸ਼ ਸੁੱਟਿਆ ਓਹਨੇ ਬੱਟੇ

ਏਦਾਂ ਈ ਜਾਣ ਕੇ ਸੁੱਟੇ, ਕੀ ਆਈ ਆ ਹੁਣ, ਕੁਸ਼ ਕਰਦੇ ਹੁਣੇ ਆ, ਓਹਨੇ ਤੇ ਆਉਂਦੇ ਹੀਂ ਜਆਟੇ ਮਾਟੇ ਸ਼ੁਰੂ ਕਰਤੇ ਅੱਛਾ ਹਾਂ ਏਨੀ ਗੰਦੀ ਮੁਸ਼ਕ ਆਉਦੀ ਏ ਨਾ ਥੱਲਿਓ ਕੋਈ ਹਿਸਾਬ ਨੀ ਮਹਿਕੂ ਚਾਚੀ ਡਰਦੀ, ਅਮਨ ਅਮਨ ਗਿਆ ਨਾ ਬਾਹਰ ਤੇ ਜਦੋਂ ਉਹਨੇ ਸੁੱਟੇ ਨਾ ਤੇ ਅਮਨ ਨੇ ਦੇਖ ਲਿਆ, ਹੈਨਾ ਤੇ ਅਮਨ ਨੇ ਆ ਕੇ ਸੁਣਾਤਾ ਸਾਰਿਆ ਨੂੰ, ਤੇ ਮਹਿਕੂ ਚਾਚੀ ਡਰਦੀ ਘਰ ਨੀ ਸੀ ਜਾਇਆ ਕਰਦੀ

ਹਮ ਆਉਂਦੇ ਈ ਭੈਣੇ ਲੱਗਗੀ ਓਹ

ਹਾਂ, ਚੱਲਗੀ ਸੀ ਹੁਣ ਕੁੜੀ ਨੂੰ ਲੈ ਕੇ ਠੀਕ ਆ ਏਨੀ ਤਾਂ ਪਹਿਲਾਂ ਇਆ ਪਹਿਲੇ ਤੇ ਕੱਢ ਹੀਂ ਦਿੱਤਾ ਤਾਂ ਸੀ ਯਰ ਪੇਕਿਆ ਨੇ ਏਹਨੂੰ ਇੱਕ ਮਿੰਟ ਕਰਦੀ ਵੇ ਭਲਾ

hello ਸਤ ਸ੍ਰੀ ਅਕਾਲ ਭੈਣ ਠੀਕ ਠਾਕ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਬਸ ਠੀਕ ਠਾਕ ਵਧੀਆਂ ਕੁਛ ਨੀ ਰੋਟੀ ਪਾਣੀ ਖਾਕੇ ਪਿਆ

ਅੱਛਾ ਅੱਛਾ ਹੋਰ ਸਬਜੀ ਸੁਬਜੀ ਬੰਬੀ ਤੇ ਹਾ ਸਬਜੀ ਲਾਈ ਆ ਕਾਹਦੀ ਕਾਹਦੀ ਬਤਾਊ ਲਾਏ ਨੇ ਹਮ

ਖੀਰੇ ਤਰਾਂ ਚੀਜਾ ਮਸਾ ਲਾਈਆ ਨੇ ਅੱਛਾ ਅੱਛਾ ਫਿਰ ਛੇ ਸੱਤ ਸਬਜੀਆਂ ਲਾਈਆ ਨੇ ਆਹੋ ਕੱਲ ਬੱਤੀ ਆਉਣ ਡੀ ਕੱਲ ਪਾਣੀ ਲਾਕੇ ਆਇਆ ਠੀਕੇ ਠੀਕੇ ਆਹੋ ਇਹਨਾ ਨੂੰ ਕਿਹੜਾ ਸਪਰੇਹ ਹੋਣੀ ਸਪਰੈਹ ਤਾਨੀ ਕਰਦਾ ਨਹੀਂ ਸਪਰੈਹ ਦੀ ਨੀ ਲੋੜ ਇਹਨਾ ਨੂੰ ਜੇ ਲੋੜ ਪਵੇ ਤੇ ਆਪਣੀ ਘਰ ਦਵਾਈ ਬਣਾ ਲਈ ਦੀ ਆ ਉਹ ਘਰ ਬਣਾ ਲਈ ਦੀ ਆ ਲੈਕੇ ਨਾ ਗੰਡਾ ਇੱਕ ਅਦਰਕ ਤੇ ਹਰੀ ਮਿਲਚ ਤੇ ਚਸਣ ਉਹਨੂੰ ਕੁਟ ਕੇ ਤੇ ਉਹਨੂੰ ਪਾਣੀ ਚ ਰੱਖ ਦੇਣਾ ਉਹਨੂੰ ਪਿਆ ਰਹਿਣ ਦੇਣਾ ਇਕ ਹਫਤਾ ਅੱਛਾ ਹਫਤੇ ਹਾਫਤੇ ਬਾਅਦ ਮੁੜਕੇ ਉਹਨੂੰ ਪੁਣ ਲੈਣਾ ਅੱਛਾ ਪੁਣ ਕੇ ਤੇ ਮੁੜ ਕੇ ਉਹਦੀ ਸਪਰੇਹ ਕਰਦੀ ਸੱਭ ਸੂਡੀ ਕੋਈ ਚੀਜ ਨੀ ਪੈਂਦੀ ਫਿਰ ਅੱਛਾ ਘਰ ਦੀ ਦਵਾਈ ਬਣਾ ਲਈ ਦੀ ਜੇ ਸਪਰੇਹ ਕਰਦੀ ਉਹਦੀ ਚੀਜਾ ਚ ਗੰਡੀ ਆ ਲਸਣ ਆ ਅਦਰਕ ਆ ਹਰੀ ਮਿਰਚ ਆ ਉਹ ਤੇ ਆਹ ਇਹਦੇ ਨਾਲ ਦੀ ਤਾ ਚੀਜ ਹੀ ਵਧੀਆਂ ਘਰਦੀ ਸੱਭ ਤੋ ਵਧੀਆਂ ਮੈਨੀ ਇਹਦਾ ਟੈਸਟ ਹੀ ਹੋਰ ਹੁੰਦਾ ਵਾ ਘਰ ਦੀ ਸਬਜੀ ਦਾ ਮੈਨਾ ਬਣਾਈ ਐਨ ਕੋਲੀ ਮਨ ਝੂਮਦਾ ਹਾ ਬਹੁਤੀ ਉਹ ਤੇ ਲੰਘਦੀਆਂ ਨੀ ਦੂਜੀਆਂ ਸਬਜੀਆਂ ਬਜਾਰੀ ਤੇ ਇਹ ਤੇ ਖਾ ਲਈ ਦੀਆਂ ਕੋਲੀਆਂ ਭਰ ਭਰ ਕੇ ਹਾ ਉਹ ਸਪਰੇਹ ਕੀਤੀਆਂ ਹੁੰਦੀਆਂ ਨਾ ਦਵਾਈਆਂ ਦੀ ਫਿਰ ਉਹਦੇ ਕਰਕੇ

ਦੇਸੀ ਰੂੜੀ ਰਾੜੀ ਪਾਈ ਹੋਵੇ ਤੇ ਵਧੀਆਂ ਹਾ ਫਿਰ ਕੋਈ ਗੱਲਈ ਨੀ ਨਾਲੇ ਵਧੀਆਂ ਸਬਜੀ ਘਰ ਦੀ ਕੋਈ ਪੈਸਾ ਨੀ ਖਰਚਣਾ ਪੈਂਦਾ ਨਾਲੇ ਕੋਈ ਦੇਣਾ ਨੀ ਆਪਣੀ ਮਿਹਨਤ ਹੀ ਆ ਆਹ ਹਾ

ਆਹੋ ਘਰ ਦੀ ਰੂੜੀ ਤਾ ਆਪਣੀ ਬਥੇਰੀ ਹੋਈ ਜਾਂਦੀ ਆ ਉਹੀ ਪਾਲੇ ਜਾ ਫਿਰ ਸੁਆਹ ਸੁਟ ਲੇ ਬੋਰੀਆਂ ਚ ਪਾਈ ਜਾਈਦੀ ਆ ਮੁੜਕੇ ਫਿਰ ਲੈ ਜਾਈਦੀ ਰੱਖ ਕੇ ਰੇਹੜੇ ਤੇ ਵਧੀਆਂ ਵਧੀਆਂ ਹਮ ਹੋਰ ਪੈਲੀ ਪੂਲੀ ਵਾਹ ਲੀਆਂ

ਹਾ ਵੱਡ ਤਾ ਸਾੜਤਾ ਤੂੜੀ ਤਾੜੀ ਬਣਾਲੀ ਅੱਛਿਆ ਪਾਣੀ ਲਾ ਆਇਆ ਕੱਲ ਮੁੜ ਕੇ ਲੈਟ ਬੰਦ ਹੋਗੀ ਬੱਤੀ ਕਿਹੜਾ ਦੇਣਡੇ ਬੱਕੀ ਦੀ ਉਹ ਗੱਲ ਥੋੜੀ ਥੋੜੀ ਦਿੰਦੇ ਆਂ ਆਹੋ ਥੋੜੀ ਦਿੰਦੇ ਲੈਟ ਭਾਰਦਾਗੇ ਜਿਹੜਾ ਰਹਿੰਦਾ ਹਾ ਠੀਕੇ ਠੀਕੇ ਠੀਕੇ ਆਹੋ ਗਾਚਾ ਗਾਚੇ ਕੀ ਪਾਉਂਦੇ ਹੋ ਬਾਜਰਾ ਬਾਂਸ ਬਾਜਰਾ ਹਮ ਦੇਸੀ ਚਰੀ ਪਾਉੰਦੇ ਆ ਇੱਕੋ ਲੋ ਰੱਖਣਾ ਬਰਸਾਂਤਾ ਨੂੰ ਰੱਖਣਾ ਨਾ ਅੱਛਾ ਅੱਛਾ ਇਕੇ ਲੋ ਰਹਿੰਦਾ ਆ ਇਕੋ ਲੋ ਰੱਖਣਾ ਉਹ ਵੱਡ ਕੇ ਤੇ ਠੀਕਾ ਹਮ ਉਹ ਵਧੀਆਂ ਸਗਾ ਚੰਗਾ ਉਹ ਜਿਹੜੀ ਲੋਆਂ ਆਲੀ ਉਹ ਬਾਅਦ ਚ ਬੀਜੀ ਦੀ ਆਹੋ ਬਾਅਦ ਚ ਉਥੇ ਬੀਜ ਦਾਗੇ ਸਾਡੇ ਵੀ ਕੱਲ ਬੀਜ ਗਿਆ ਏ ਮੇਰੇ ਹਿਸਾਬ ਨਾਲ ਬਾਜਰਾ ਏ ਚਰੀ ਲੋਆ ਆਲੀ ਹਮ ਆਹੋ ਫਿਰ ਕੱਲ ਬੀਜਕੇ ਗਏ ਸੀ ਬੀਜਣ ਉਥੇ ਪੈਲੀ ਵਾਹੁਣ ਲੱਗ ਪੇ ਨਿਕਾ ਚੱਲ ਗਿਆ ਨਾਲ ਮੰਨੂੰ ਅੱਛਾ ਉਹ ਪਹਿਲਾ ਤੇ ਸੁਹਾਗਾ ਮਾਰਤਾ ਫਿਰ ਆ ਗਿਆ ਉਹ ਕਹਿੰਦਾ ਪੈਲੀ ਇਧਰੋ ਵਾਹ ਤੇ ਉਹਨੇ ਮੰਨੂੁੰ ਫੜਾ ਤਾ ਟਰੈਕਟਰ ਮੰਨੁੰ ਲੱਗਾ ਚਲਾਣ ਤੇ ਗੇਰ ਪੈ ਗਿਆ ਹੱਲਾ ਹੱਲਾ ਸੁਟਤੀਆਂ ਥੱਲੇ ਉਥੇ ਜਾਮ ਹੋ ਗਿਆ ਹਾ ਤੇ ਉਹ ਫਿਰ ਰਾਤ ਟਰੈਕਟਰ ਸੱਡ ਕੇ ਤੇ ਫਿਰ ਕੱਢ ਕੇ ਲੈਕੇ ਆਂਦਾ ਹੱਲਾਂ ਲਾਹ ਕੇ ਤੇ ਫਿਰ ਟਰੈਕਟਰ ਨੂੰ ਉਥੋ ਲੈਂਦਾ ਪੈਲੀ ਚੋ ਅਸੀ ਨਿਆਣਏ ਨੂੰ ਨਾ ਫੜਾਇਆ ਕਰੋ ਨਿਆਣੇ ਨੂੰ ਫੜਾ ਦਿੰਦੇ ਉਹ ਜਿਦ ਕਰਦਾ ਮੈ ਵੀ ਟਰੈਕਟਰ ਚਲਾਉਣਾ ਨਹੀ ਉਹਨੂੰ ਫੜਾਉਣਾ ਤਾ ਗੋਦੀ ਚ ਬਹਾ ਕੇ ਫੜਾ ਦੇਵੇ ਆਹੋ ਆਂਦਾ ਮੈ ਸਿਖਣੀ ਆ ਹਮ ਹੋਰ ਹਾ ਠੀਕਾ ਹੋਰ ਵਧੀਆਂ ਤੂੜੀ ਖਿਲਾਰੀ ਬਰਾਂਡੇ ਚ ਘਰ ਹਵੇਲੀ ਚ ਤੂੜੀ ਅਸੀ ਹਵੇਲੀ ਚ ਲਾਈ ਆ ਨਹੀਂ ਮੁਸਲੇ ਬਰਾਂਡਾ ਭਰ ਲਿਆ ਬੱਡਾ ਉਹਦੇ ਚ ਬੜੀ ਤੂੜੀ ਪਹਿਲਾ ਵੀ ਬੜੀ ਹੁਣ ਫੇਰ ਬੜੀ ਪਾਤੀ ਦੋ ਕ ਮੁਸ ਬਣ ਹੀ ਜਾਂਦੇ ਉਹਦੇ ਚ ਬਾਕੀ ਅਸੀ ਬਾਹਰ ਲਾਤੀ ਆ ਉਹ ਉਨੀ ਕ ਬਾਹਰ ਲਾਤੀ ਆ ਉਤੇ ਪਰਾਲੀ ਪਰੂਲੀ ਦੇਕੇ ਢਕਤੀ ਤਰਪਾਲ ਪਾਕੇ ਵੀਹ ਕ ਟਰਾਲੀਆਂ ਬਣੀਆਂ ਕ ਨਹੀਂ ਨਹੀਂ ਨਹੀਂ ਵੀਹ ਨੀ ਥੋੜੀਆਂ ਹੀ ਆ ਦਸ ਪੰਦਰਾ ਹਾ ਕੁਛ ਪਹਿਲੀ ਵੀ ਬੜੀ ਪਈ ਪਰਾਲੀ ਬੜੀ ਪਈ ਆ ਅੱਛਾ ਅੱਛਾ ਹਾ ਤੈਨੂੁੰ ਪਤਾ ਡੰਗਰ ਜਾਦਾ ਹੁਣ ਇਹਨਾ ਨੂੰ ਪੱਠਾ ਵੀ ਤਾ ਇਨਾ ਚਾਹੀਦਾ ਆਹੋ ਮੇਰੇ ਕੋਲ ਇੱਕ ਮੱਝ ਤੇ ਮੇਰੇ ਕੋਲ ਸਾਡੇ ਤਿੰਨ ਟਰਾਲੀ ਤੂੜੀ ਆ